ਉਹ ਬੰਦੇ ਦਾ ਮਾ~ ਬੰਦੇ ਦਾ ਅੰਦਰ ਬਾਹਰ ਸਹੀ ਰਹਿੰਦਾ, ਬੰਦਾ ਬਿਲਕੁਲ ਠੀਕ ਕੰਮ ਕਰਦਾ ਜੇ ਖਾ ਕੇ ਬੈਠੇ ਰਹੋ ਫਿਰ ਤਾਂ ਬੰਦਾ ਬਿਮਾਰ ਹੀ ਹੁੰਦਾ ਨਾ। ਤੂੰ ਸਮ~

ਅੱਛਾ ਸਮਝਾ ਜੇ ਤੂੰ ਮੈਨੂੰ ਸਹੀ ਸਮਝਾ ਦਿੱਤਾ ਤੇ ਫਿਰ ਤੇ ਮੈਂ ਜ਼ਰੂਰ ਤੁਰਿਆ ਕਰਾਂਗੀ ਨਹੀਂ ਦੇਖੀਂ ਨਾ ਇਹ ਜਿੰਨੇ ਅੱਜ ਕੱਲ੍ਹ ਜਿੰਨੇ ਲੋਕ ਆ ਜਿਹੜੇ ਸਿਹਤਮੰਦ ਆ ਤੰਦਰੁਸਤ ਆ, ਸਵੇਰ ਦੀ ਸ਼ੈਰ ਜ਼ਰੂਰ ਕਰਦੇ ਆ, ਸਵੇਰ ਨੂੰ ਤੁਰਨਾ ਫਿਰਨਾ। ਅੱਛਾ। ਤੇ ਤਾਂ ਹੀ ਤੰਦਰੁਸਤੀ ਉਹਨਾਂ ਦਾ ਅੰਦਰ ਸਹੀ ਰਹਿੰਦਾ ਵਾ, ਖ਼ਰਾਕ ਸਹੀ ਹਜ਼ਮ ਹੁੰਦੀ ਆ, ਤੇ ਜਿੰਨਾਂ ਨੇ ਖਾ ਕੇ ਬਹਿ ਜਾਣਾ ਉਹਨਾਂ ਨੇ ਡਫ਼ਲੇ ਹੀ ਬਣਨਾ। ਨਹੀਂ ਬਾਜੀ ਕੋਈ ਲੋਕ ਨਹੀਂ ਵੀ ਤੁਰਦਾ smart ਹੁੰਦੇ ਆ। ਨਹੀਂ ਪਿਆਰੀ ਉਹ ਗੱਲ ਠੀਕ ਆ ਲੇਕਿੰਨ ਉਹ ਉਹ ਖਾਂਦੇ ਤੇ ਥੋੜ੍ਹਾ ਵਾ ਇਹ ਨੀ ਕਿ ਉਹ ਹੁਣ ਨਹੀਂ ਤੁਰਦੇ ਤੇ smart ਹੀ ਆ ਇਹ ਗੱਲ ਨੀ ਹੁੰਦੀ, ਕਿਤੇ ਨਾ ਕਿਤੇ ਹਿਲਦੇ ਜੁਲਦੇ ਹੁੰਦੇ ਆ, ਇਹ ਗੱਲ ਨੀ ਹੁੰਦੀ ਜਾਂ ਫਿਰ ਖਾਂਦੇ ਹੀ ਥੋੜ੍ਹਾ। ਅੱਛਾ ਤੂੰ ਵੀ ਦੌੜਦੀ ਹੁੰਦੀ ਹੈ? ਮੈਂ ਬਥੇਰਾ ਦੌੜਦੀ ਤੁਸੀਂ ਮੈਨੂੰ ਕਹਿਨੀਆਂ ਕਿ ਤੂੰ ਸੁੱਕੀ ਪਤਲੀ ਆਂ ਮੈਂ ਏਦਾਂ ਹੀ ਸੁੱਕੀ ਪਤਲੀ ਨਹੀਂ ਹਾਂ, ਮੈਂ ਸਵੇਰ ਨੂੰ ਵੀ ਜਾ ਕੇ ਅੱਧਾ ਘੰਟਾ ਮੈਂ ਏਦਾਂ ਸੁਭਾ ਇੱਥੇ ਸੱਤ ਤੇ ਚਲੇ ਜਾਂਦੀ ਹਾਂ ਨਾ ਸੁਭਾ ਨੂੰ ਜਦੋਂ ਸੂਰਜ ਨਿਕਲ ਰਿਹਾ ਹੁੰਦਾ ਜਿਸ਼ਮ ਨੂੰ ਧੁੱਪ ਵੀ ਲੱਗ ਜਾਂਦੀ ਆ ਤੇ ਮੈਂ ਜਾ ਕੇ ਤਕਰੀਬਨ ਵੀਹ ਤੀਹ ਮਿੰਟ ਆਰਾਮ ਨਾਲ ਹੀ ਤੁਰ ਲੈਂਦੀ ਹਾਂ ਜ਼ਿਆਦਾ ਤੇ ਚਲੋ ਨਹੀਂ ਤੁਰ ਸਕਦੀ ਲੇਕਿੰਨ ਤੁਰਦੀ ਜ਼ਰੂਰ ਹਾਂ ਅੱਛਾ।

ਬਾਜੀ ਪੜ੍ਹਿਆ ਬਥੇਰਾ, ਕਹਿੰਦੇ ਹਨਾ ਕਿ ਸਵੇਰੇ ਸਵੇਰੇ ਉੱਠ ਕੇ ਤੁਰਨਾ ਚਾਹੀਦਾ ਵਾ ਅਹ ਚੀਜ਼ਾਂ ਦੇ ਉੱਤੇ ਵੀ ਏਦਾਂ ਏਦਾਂ ਕਰਕੇ ਨੰਗੇ ਪੈਰ ਜੇ

ਹਮ ਹਮ ਉਹ ਨਾ ਪਤਾ ਕੀ ਆ, ਜੇ ਜੇ ਤੁਰੀਏ ਜਿਹੜਾ ਹਰਾ ਹਰ ਘਾਹ ਹੁੰਦਾ ਨਾ ਉਹਦੇ ਨਾਲ ਸਾਡਾ ਦਿਮਾਗ ਸਾਡਾ ਦਿਲ ਤੇ ਜਿਗਰ ਦੀ ਠੰਢਕ ਹੁੰਦੀ ਹੈ ਉਹਦੇ ਨਾਲ ਤੇ ਨਜ਼ਰ ਬਿਲਕੁਲ ਠੀਕ ਰਹਿੰਦੀ ਹੈ ਹਮ ਬਾਜੀ ਹੋਰ ਜਿਹੜੇ ਬਾਹਰਲੇ ਮੁਲਕਾਂ 'ਚ ਦੇਖਿਆ ਨੀ ਲੋਕ ਤੁਰਨ ਹੀ ਰਹੇ ਹੁੰਦੇ ਬਹੁਤੇ ਸਾਰੇ ਹਨਾ।

ਤੇ ਬਾਬਾ ਬਾਬਾ ਵਾ ਕੋਈ ਕੋਈ ਅੱਸੀਆਂ ਨੱਬਿਆਂ ਸਾਲਾਂ ਦਾ ਪੈਂਟ ਸਰਟ ਪਾਈ ਹੁੰਦੀ ਆ ਉਹਨੇ ਤੇ ਤੁਰ ਰਿਹਾ ਹੁੰਦਾ ਤੇ ਪੁਸ਼ਪ ਕਰ ਰਿਹਾ ਹੁੰਦਾ ਤੇ ਬੈਂਚ ਤੇ ਲੰਮਾ ਪੈ ਪੈ ਦੋ ਦੋ ਜਾਣੇੇ ਹੁੰਦੇ ਆ, ਇੱਕ ਭਾਈ ਥੋੜ੍ਹਾ ਮੋਟਾ ਵਾ ਇੱਕ ਪਤਲਾ ਲੱਗਦਾ office ਚੋਂ ਛੁੱਟੀ ਹੁੰਦੀ ਆ, ਤੇ ਐਕਸਰਸਾਈਜਾਂ ਏਦਾਂ ਕਰਦੇ ਆ ਤੈਨੂੰ ਪਤਾ ਹੀ ਏਦਾਂ ਭੱਜਣ ਰਹੇ ਹੁੰਦੇ ਵਾ ਅਹ ਮਤਲਬ ਤੇ ਓਦਾਂ ਤੈਨੂੰ ਮੈਂ ਦੱਸਾਂ ਤੇ ਜੇ ਸਵੇਰੇ ਸਵੇਰੇ ਜਾਓ ਤੇ ਸਵੇਰੇ ਸਵੇਰੇ ਮੋਟੀਆਂ ਮੋਟੀਆਂ ਬੁੜੀਆਂ ਨੇ ਗਾਊਨ ਪਾਏ ਹੁੰਦੇ ਤੇ track ਬਣੇ ਹੋਏ ਨਾ ਇੱਥੇ ਅੱਛਾ Track ਬਣੇ ਹੁੰਦੇ ਤੇ ਉੱਥੇੇ ਏਦਾਂ ਨੱਠਣ ਰਹੇ ਹੁੰਦੇ ਆ ਬਹੁਤ ਜ਼ਿਆਦਾ, ਆਹ ਇੱਥੇ ਤੇ ਬਹੁਤ ਰਿਵਾਜ਼ ਆ ਜਿੰਨੇ ਵੱਡੇ ਸ਼ਹਿਰ ਹੁੰਦੇ ਨਾ ਉਨਾ ਉਨੇ ਲੋਕਾਂ ਨੂੰ ਇਹਦੇ ਬਾਰੇ ਹੁੰਦੀ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 ਅਮ ਜਿਹਨਾਂ ਨੇ ਖਾ ਖਾ ਕੇ ਆਪਣਾ ਵਜ਼ਨ ਬੜਾ ਲਿਆ ਮੋਟੀਆਂ ਹੋ ਗਈਆਂ ਹੁਣ ਉਹ ਤੁਰਦੀਆਂ ਫਿਰਦੀਆਂ ਪਤਲੀਆਂ ਹੋ ਜਾਈਏ ਨਾਲੇ ਸਾਡੀ ਤੰਦਰੁਸਤੀ ਹੋ ਜਾਵੇ ਹਮ ਤੇ ਤਾਂ ਕਰਕੇ ਤੇਰੇ ਤੇ ਤੁਹਾਡੇ ਆਸ ਪਾਸ ਨੀ ਕੋਈ walk ਵੂਕ ਕਰਦਾ ਹੈਗਾ ਏਦਾਂ ਸਵੇਰ ਨੂੰ ਜਾਂਦੇ ਨੀ ਕੋਈ ਸ਼ੈਰ ਕਰਨ ਨਹੀਂ ਬਾਜੀ ਮੈਂ ਤਾਂ ਨੀ ਦੇਖਿਆ ਤੂੰ ਇੱਥੇ ਉਹਨੂੂੰ ਤੂੰ ਨਹੀਂ ਦੇਖਿਆ ਫ਼ਲਾਨੀ hostel 'ਚ hostel 'ਚ ਕੁੜੀਆਂ ਸਵੇਰੇ ਸਵੇਰੇ ਤੜਕੇ ਕਰਦੀਆਂ ਹੁੰਦੀਆਂ ਵਾ walk ਹਮ ਉਹੀ ਤੇ ਉਹੀ ਤੈਨੂੰ ਕਹਿੰਦੀ ਹਾਂ ਇਹਦੇ ਬਹੁਤ ਫ਼ਾਇਦੇ ਹੁਣ ਆਪਾਂ ਬਾਹਰਲੇ ਮੁਲਕਾਂ 'ਚ ਚਲੇ ਜਾਈਏ ਬਾਹਰਲੇ ਮੁਲਕਾਂ 'ਚ ਦੇਖੀਏ TV 'ਚ ਦੇਖੀਏ ਤੇ ਤੂੰ ਦੇਖਿਆਂ ਕਿੱਦਾਂ ਉਹ ਵੀ ਉਹਨਾਂ ਨੇ ਵੀ

ਹਾਂ ਇਹ ਤੇ ਮੈਂ ਗੱਲ ਦੇਖੀ ਹੈ ਤੇ ਉਹੀ ਗੱਲ ਹੈ ਨਾ ਕਿ ਇਹਦੇ ਨਾਲ ਹੀ ਬੰਦਾ ਤੰਦਰੁਸਤ ਰਹਿੰਦਾ ਵਾ ਸਾਰੀ ਜ਼ਿੰਦਗੀ ਬੰਦੇ ਨੂੰ ਉਹ ਕਹਿੰਦੇ ਆ ਕਿ ਇੰਨਾ ਜ਼ਿੰਦਗੀ ਨੀ ਲੰਮੀ ਹੁੰਦੀ, ਤੂੰ ਵੀ ਮੂੰਹੋਂ ਕੋਈ ਫੁੱਟ ਪਾ ਤੈਨੂੰ ਨੀ ਪਤਾ ਹੈਗਾ ਨਹੀਂ ਬਾਜੀ ਮੈਨੂੰ ਇੰਨਾ ਨੀ ਪਤਾ ਜੋ ਵੀ ਆ, ਜੋ ਵੀ ਆ

ਨਹੀਂ ਪਿੱਛੋਂ ਕੋਈ ਨੀ ਆਉਂਦੀ ਤੂੰ ਆਪਣੀ ਗੱਲ ਕਰ ਮੈਂ ਤੈਨੂੰ ਇਹ ਕਹਿੰਦੀ ਕਿ ਬੇਸ਼ਕ ਤੈਨੂੰ ਨਹੀਂ ਪਤਾ ਤੂੰ ਦੇਖਿਆ ਨੀ ਸੀਗਾ ਆਪਾਂ ਉਧਰ ਜਾਂਦੇੇ ਪਏ ਸੀ ਤੇ ਆਂਟੀ ਕਿੱਦਾਂ ਦੌੜੀ ਜਾਂਦੀ ਸੀ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

ਬਾਜੀ ਮੈਂ ਕਿਹਾ ਨਹੀਂ ਤਾਂ ਹੁਣ ਅੱਬੂ ਅੱਗੇ ਉੱਠ ਕੇ ਥੋੜ੍ਹੀ ਖੰਘ ਕੀਤੀ ਤੈਨੂੰ ਸੁਣਿਆ?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 ਨਾ ਹੁਣ ਤਾਂ ਚੁੱਪ ਨਾ ਇੱਕ ਵਾਰੀ ਇੱਕ ਮਿੰਟ ਠਹਿਰ ਤੇ ਮੈਨੂੰ ਕਹਿ ਲੈਣਦੇ

ਅੱਬੂ audio record ਕਰਦੇ ਹਾਂ ਬੋਲਿਓ ਨਾ।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 Hello ਬਾਜੀ ਹਾਂਜੀ ਹਾਂਜੀ ਮੈਂ ਕਿਹਾ ਚਲੋ ਕੋਈ ਨੀ ਤੂੰ ਮੈਨੂੰ ਦੱਸ ਕਿ ਤੂੰ ਕਦੋਂ ਤੋਂ ਸ਼ੁਰੂ ਕਰਨੀ ਆਂ ਤੇ ਤੂੰ ਤੇਰਾ ਕੀ ਇਹਦੇ ਬਾਰੇ 'ਚ ਹਾਲਾਤ ਆ ਮੈਂ ਬਾਜੀ ਦੇਖ ਲੈ ਮੈਂ ਪਤਲੀ ਜਿਹੀ ਤਾਂ ਹੈਗੀ ਹਾਂ ਮੈਨੂੰ ਜ਼ਰੂਰਤ ਕਰਦੇ ਕਿੱਥੋਂ ਪਤਲੀ ਤੂੰ ਤੇਰਾ ਵਜ਼ਨ ਕਿੰਨਾ ਵਾਂ ਤੋਲਿਆ ਨੀ ਸੀ ਅਠਾਹਠ ਕਿੱਲੋ।

ਵਾਹ ਬਾਜੀ ਏਦਾਂ ਤੁਰੀ ਫਿਰੀ ਪਤਲੀ ਲੱਗਦੀ ਹਾਂ ਹੁਣ ਮੈਂ walk ਸਾਕ ਕਰਦੀ ਜਾਂ ਏਦਾਂ ਦੇ ਕੰਮ ਕਰਦੀ ਵਰਜਿਸਾਂ ਚੰਗੀ ਥੋੜ੍ਹੀ ਲੱਗਦੀ ਹਾਂ, ਮੈਂ ਨਹੀਂ ਕਰਨਾ ਮੋਟੇ ਹੀ ਕਰਨ ਨਹੀਂ ਮੋਟੇ ਤੇ ਮੋਟਿਆਂ ਦਾ ਠੀਕ ਆ ਲੇਕਿੰਨ ਤੂੰ ਮੇਰੇ ਨਾਲ ਵਾਅਦਾ ਕਰ ਹੋਰ ਸੋਹਣੀ ਹੋ ਜਾਏਗੀ ਮੇਰੀ ਭੈਣ ਨੀ ਤੂੰ ਸੋਹਣੀ ਨਿੱਕੀ ਜਿਹੀ ਨਹੀਂ ਬਾਜੀ ਨਿੱਕਾ ਜਿਹਾ ਘਰ ਆ ਆਪਣਾ ਇੱਥੇ ਨਾ ਕੁਛ ਤੁਰ ਹੁੰਦਾ ਨਾ ਹੋਰ, ਕਿੱਥੇ ਤੁਰਨਾ ਬੰਦੇ ਨੇ ਕਿੱਥੇ ਕਰਨੀਆਂ ਵਰਜਿਸਾਂ ਚੀਜ਼ਾਂ ਲੈ ਕੋਈ ਗੱਲ ਨੀ ਨਹੀਂ ਏਦਾਂ ਨੀ ਹੁੰਦਾ ਗਾ ਯਾਰ ਤੂੰ ਅਹ ਘਰ ਛੋਟੇ ਵੱਡੇ ਦੀ ਗੱਲ ਨੀ ਹੁੰਦੀ, ਜਿਹਨਾਂ ਨੇ ਜਿਹਨਾਂ ਨੇ ਤੁਰਨਾ ਹੁੰਦਾ ਨਾ ਸੁਭਾ ਦੀ ਸ਼ੈਰ ਕਰਨੀ ਹੁੰਦੀ ਆ ਉਹ

ਅੱਛਾ ਬਾਜੀ ਉਹ ਇਹ ਤੇ ਦੇਖਿਆ ਸੀ ਨਾ ਤਾਂ ਉਹਦੇ ਵਿੱਚ ਦੇ ਉਹ ਜਦੋਂ ਹੋਣੀ ਰੋਜ਼ ਕਿੱਦਾਂ ਪਾਰਕ ਜਾਂਦੇ ਹੁੰਦੇ ਸੀ ਸਵੇਰੇ ਤੜਕੇ ਤੜਕੇ ਹਨਾ ਹਾਂਂ ਉਹੀ ਤੇ ਉਹ ਅਗਲੇ ਦੇਖ ਲਾ ਕਿੰਨੇ ਸੋਹਣੇ ਵੀ ਸੀ। ਦਿਮਾਗ ਵੀ ਸੁੰਨ ਹੀ ਰਹਿੰਦਾ, ਬਾਹਰਲੇ ਮੁਲਕਾਂ ਦੇ ਤਾਂ ਹੀ ਤੇ ਦਿਮਾਗ ਤੇਜ਼ ਹੁੰਦੇ ਆ

ਪੈਦਲ ਤੁਰਨਾ ਬਹੁਤ ਜ਼ਰੂਰੀ ਆ ਇਹ ਮੈਂ ਤੈਨੂੰ ਇਹ ਕਹਿਨੀ ਕਿ ਇਹ ਦੂਸਰਾ ਇੱਥੇ ਸਾਡੇ ਇੱਕ ਕੁੜੀ ਸੀਗੀ ਉਹ ਉਹਨੇ ਆਪਣਾ ਨਾ special ਬਾਹਰੋਂ ਮੰਗਵਾਇਆ ਸੀਗਾ ਬਾਹਰੋਂ ਨੀ ਮਤਲਬ ਕਿ online ਕਿਤੋਂ order ਕੀਤਾ ਸੀਗਾ ਉਹਨੇ ਉਹ ਉਹਦਾ ਸੀਗਾ ਏਦਾਂ ਉਹਦਾ ਢਿੱਡ ਨੂੰ ਵੀ ਖਿੱਚ ਕੇ ਬੰਨ ਲੈਂਦੀ ਸੀਗੀ ਲੱਤਾਂ ਨੂੰ ਵੀ ਪੈਰਾਂ ਨੂੰ ਵੀ ਜਿਸ਼ਮ ਦੇ ਹਰ ਹਿੱਸੇ ਉਹਨਾਂ ਨੇ ਬਣਾਏ ਹੋਏ ਸੀ ਹਿੱਸੇ ਤੇ ਉਹ ਪਾ ਲੈਂਦੀ ਸੀ ਤੇ ਤੇ ਉਹ ਹੈਗੀ ਟਿੱਡੀ ਜਿਹੀ ਸੀਗੀ ਤੇ ਚੜ੍ਹ ਜਾਂਦੀ ਸੀ ਛੱਤ ਤੇ ਤੀਸਰੀ ਮੰਜ਼ਿਲ ਤੇ ਉੱਥੇ ਜਾ ਕੇ ਉਹ ਨੱਠਦੀ ਸੀ ਉਹ ma'am ਉਹਨਾਂ ਨੂੰ ਗਾਲਾਂਂ ਕੱਢਦੀ ਸੀ ਕਿ ਤੁੰ ਮੇਰੇ ਤੂੰ ਤਾਂ ਹਨਾ ਮੇਰੇ ਕਮਰੇ ਦੀ ਤੂੰ ਛੱਤ ਹਿਲਾ ਤੀ ਹੈ ਅੱਛਾ ਤੇ ਉਹ ਫਿਰ ਸ~ ਉਹ ਉਹਦਾ ਫ਼ਾਇਦਾ ਹੋਇਆ ਸੀ ਉਹਨੂੰ

ਬੰਦੇ ਦੀ ਥਕਾਵਟ ਹੁੰਦੀ ਆ ਉਹ 'ਚ ਬੰਦੇ ਦੀ ਤਾਕਤ ਲੱਗਦੀ ਆ ਕੰਮ ਕਰਦਾ ਦਿਮਾਗ ਮਜ਼ੇ ਮਜ਼ੇ ਆਪਣੇ ਆਪ ਨੂੰ ਸ਼ਕੂਨ ਦੇਣ ਲਈ ਤੁਰੀਦਾ ਸਵੇਰ ਨੂੰ ਇਹ ਸਿਹਤ ਆ ਉਹ ਥਕ~ ਥਕਾਵਟ ਆ ਉਹਦੇ ਨਾਲ ਆਪਾਂ ਥੱਕਦੇ ਹਾਂ ਇਹ ਜਿਹੜਾ ਵਾ ਨਾ ਇਹਦੇ ਨਾਲ ਆਪਾਂ ਆਪਣੇ ਆਪ ਨੂੰ ਸ਼ਕੂਨ ਦਿੰਦੇ ਹਾਂ ਸਵੇਰੇ ਸਵੇਰੇ ਜਦੋੋਂ ਨਿਕਲਦੇ ਹਾਂ ਠੰਢੀ ਹਵਾ ਹੁੰਦੀ ਜਿਸ਼ਮ ਦਾ ਹਰ ਹਿੱਸਾ ਬਿਹਤਰ ਮਹਿਸੂਸ ਕਰਦਾ ਵਾ ਘਰ ਜਿਹੜਾ ਕਰੀਦਾ ਉਹ ਤੇ ਕੰਮ ਹੈ ਬੁੜੀਆਂ ਕਹਿੰਦੀਆਂ ਹਾਏ ਸਾਡੀ ਤਾਂ walk ਇੱਥੇ ਹੋ ਜਾਂਦੀ ਇੱਥੇ ਹੋ ਜਾਂਦੀ ਥੋੜ੍ਹੀ ਆ, ਉਹ ਤਾਂ ਬੰਦੇ ਦੀ ਮਿੱਟੀ ਪਲੀਤ ਹੋ ਜਾਂਦੀ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 ਰਾਤ ਨੂੰ ਵੀ ਕਰ ਸਕਦੇ ਹਾਂ ਜਿਹਨਾਂ ਕੋਲ ਨਹੀਂ time ਹੈ ਉਹ ਰਾਤ ਨੂੰ ਕਰ ਸਕਦੇ ਆ ਕਿਉਂਕਿ ਰਾਤ ਨੂੰ ਵੀ ਮੌਸਮ ਠੰਢਾ ਹੁੰਦਾ ਤੇ ਬੰਦੇ ਨੂੰ ਸ਼ਕੂਨ ਹੁੰਦਾ walk ਦਾ ਮਤਲਬ ਹੁੰਦਾ ਅਹ ਤੁਰਨ ਫਿਰਨ ਦਾ ਮਤਲਬ ਹੁੰਦਾ ਵਾ ਕਿ ਸਕੂਨ ਕਰਨਾ, ਕਿ ਜਿਸ਼ਮ ਨੂੰ ਹਰ ਹਿੱਸਾ relax relax ਮਤਲਬ ਸ਼ਕੂਨ ਬਸ ਮਹਿਸੂਸ ਕਰੇ ਕਿ ਤੁਰੋ ਹੌਲੀ ਹੌਲੀ ਅਹ ਠੰਢੀ ਠੰਢੀ ਹਵਾ ਲਓ ਠੰਢੀ ਹਵਾ 'ਚ ਸਾਹ ਲਓ ਕੁਦਰਤ ਨੂੰ ਦੇਖੋ। ਇਹ ਹੁੰਦਾ ਵਾ ਕਿਸੇ ਲੋਕਾਂਂ ਕੋਲ ਇੰਨਾ time ਨੀ ਹੁੰਦਾ ਤੇ ਉਹ ਰਾਤ ਨੂੰ ਕਰ ਲੈਂਦੇ ਆ ਲੇਕਿੰਨ ਬਹੁਤੇ ਸੁਭਾ ਕਰਦੇ ਆ ਲੋਕੀ ਆਪਣਾ time ਕੱਢਦੇ ਆ ਅੱਛਾ ਤੇ ਬਾਜੀ ਸਾਡੇ hostel ਵਿੱਚ ਵੀ ਏਦਾਂ ਹੀ ਆਂ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਅੱਠ ਕੁ ਵਜੇ ਤੋਂ ਸਾਰੀਆਂ ਬਾਹਰ ਗ~ ground ਭਰਿਆ ਹੁੰਦਾ, ਕੁੜੀ ਨਾ ਕੋਈ ਲੱਗੀ ਹੁੰਦੀ ਆ ਘੰਟਾ ਘੰਟਾ ਚੱਲਦੀਆਂ ਤੇ ਤਾਂ ਹੀ ਉਹ ਸੋਹਣੀਆਂ ਤੈਨੂੰ ਮੈਂ ਆਪਣੀ ਗੱਲ ਦੱਸਾਂ ਮੈਂ ਜਦੋਂ walk ਕ~ ਮਤਲਬ ਇਹ ਸਵੇਰ ਨੂੰ ਬਾਹਰ ਤੇ ਮੇਰਾ ਰੰਗ ਇੰਨਾ ਨਿਖਰਿਆ ਨਾ ਮੈਨੂੰ ਕੁੜੀਆਂ ਕਹਿੰਦੀਆਂ ਤੇਰਾ ਮੂੰਹ ਤੇ ਦਾਣੇ ਕਿੱਧਰ ਗਏ ਤੂੰ ਸੋਹਣੀ ਹੋ ਗਈ ਹੈ

ਬਾਜੀ ਤੈਨੂੰ ਹੁਣੀ ਸੁਣਾਈ ਤਾਂ ਹੈਗੀ ਹੈ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 ਉਹ ਕੀ ਕਹਿ ਰਹੀ ਸੀ ਹਾਂ ਤੇ ਫਿਰ ਏਦਾਂ ਮੇਰੀ skin ਵੀ ਸਹੀ ਹੋ ਜਾਂਦੀ ਤੇ ਏਦਾਂ ਮੈਂ fresh fresh ਮਹਿਸੂਸ ਕਰਦੀ ਹਾਂ ਤੇ ਮੈਨੂੰ ਭੁੱਖ ਵੀ ਬਹੁਤ ਲੱਗ ਜਾਂਦੀ ਮੈਂ ਪਾਣੀ ਦੀ ਬੋਤਲ ਅੱਧੀ ਲੈ, ਪਾਣੀ ਦੀ ਬੋਤਲ ਲੈ ਜਾਨੀ ਆਂ half ਲੀਟਰ ਵਾਲੀ ਸਾਰੀ ਪੀ ਜਾਂਦੀ ਹਾਂ ਕਦੇ ਕਦੇ ਬਾਜੀ ਆਹ ਤੂੰ ਕਿੱਦਾਂ ਦੇ ਲਫ਼ਜ਼ ਵਿੱਚ ਬੋੋਲਣ ਰਹੀ ਆਂ fresh ਤੇ half ਲੀਟਰ ਮੈਨੂੰ ਸਮਝ ਨੀ ਆਈ

ਅੱਛਾ। ਅੱਛਾ ਤੇ ਮੈਂ ਕਿਹਾ ਹੁਣ ਤੂੰ ਕੀ ਸੋਚਿਆ ਤੂੰ ਕਰੇਂਗੀ ਕਿ ਨਹੀਂ ਕਰੇਂਗੀ walk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 ਨਹੀਂ ਤੇ ਤੂੰ ਚੋਂ ਸ਼ੁਰੂ ਹੋ ਜਾਇਆ ਕਰ ਅੰਦਰ ਲੱਗ ਕੇ ਤੇ ਕੋਠੇ ਤੇ ਚਲੀ ਗਈ ਸੀੜੀਆਂ ਹੈਗੀਆਂ ਉੱਥੇ ਫਿਰ ਥੱਲੇ ਵਿਹੜੇ 'ਚ ਤੂੰ ਏਦਾਂ ਰੱਖਿਆ ਕਿ ਪੰਜ ਮਿੰਟ ਆ ਮੈਂ ਅੰਨੇਵਾਹ ਤੁਰਨਾ ਕਦੇ ਇੱਕ ਅੰਦਰ ਬਾਜੀ ਤੇਰੀ ਆਵਾਜ਼ ਕੱਟਣ ਲੱਗ ਪਈ ਆ।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

ਤੇ ਆਰਾਮ ਨਾਲ ਤੇ ਉਦੋਂ ਬੰਦਾ ਖੁੱਦ ਹੀ ਠੀਕ ਹੋ ਜਾਂਦਾ, ਹੁਣ ਇਹ ਤੇ ਨਹੀਂ ਨਾ ਕਿ ਤੂੰ ਤੈਨੂੰ special ਇੱਕ ਅਲੱਗ ਹਿੱਸਾ ਬਣਾ ਕੇ ਦਓ ਤੇ ਫਿਰ ਹੀ ਤੂੰ ਕਰੇਂ। ਠੀਕ ਆ ਕਰੂੰਗੀ ਚੱਲ ਠੀਕ ਆ ਹੁਣ ਤੋਂ ਜ਼ਰੂਰ ਕਰਿਆ ਕਰੂੰਗੀ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

ਨਹੀਂ ਤੁਰਨਾ ਨਾ ਅਸੀਂ ਇੱਕ ਮੈਂ ਮੇਰੀ ਮੇਰੀ ਭੈਣ ਦੀ ਦਵਾਈ ਲੈਣ ਗਏ ਸੀ

ਹਰ ਚੀਜ਼ ਉਹਦੀ ਮਤਲਬ ਸਾਰਾ check ਕੀਤਾ ਤੇ ਉਹਨੇ ਉਹਤੋਂ ਪੁੱਛਿਆ ਉਹਦੀ routine ਦੇ ਬਾਰੇ 'ਚ ਪੁੱਛਿਆ ਤੇ ਲੇਕਿੰਨ ਉਹ ਉਹਨੇ ਕਿਹਾ ਕਿ ਤੁਸੀਂ ਫ਼ਿਕਰ ਨਾ ਕਰੋ ਅਸੀਂ ਬੜੇ ਪਰੇਸਾਨ ਸੀਗਾ ਕਿ ਇਹਨੂੰ ਪਤਾ ਨੀ ਕੀ ਹੋ ਗਿਆ ਤੇ ਉਹਨੇ ਕਿਹਾ ਕਿ ਉਹਨੇ ਕਿਹਾ ਕਿ ਅਸੀਂ ਬਾਹਰਲੇ ਮੁਲਕਾਂ 'ਚ ਵੀ ਪੜ੍ਹੇ ਹਾਂ

ਅਹ ਉਹ ਉਹਨਾਂ ਦੇ ਅੰਦਰੋਂ ਜਿਹੜੀ ਕੋਈ ਹੁੰਦੇ ਆ ਮਤਲਬ ਅਹ ਫਜ਼ੂਲ ਨਿਕਲਦੀਆਂ ਉਹ ਹਲਕਾ ਮਹਿਸੂਸ ਕਰਦੇ ਆ, ਜਿਵੇਂ ਹਲਕਾ ਮਹਿਸੂਸ ਕਰਦੇ ਆ, ਉਹ ਉਹਨਾਂ ਦਾ ਜਿਹੜਾ ਅਹ ਤੇ ਉਹ ਬਿਲਕੁਲ ਠੀਕ ਹੁੰਦਾ ਵਾ ਤੇ ਉਹ ਆਰਾਮ ਦੇ ਨਾਲ ਆਪਣਾ ਇਹ ਸਹੀ ਰਹਿੰਦੇ ਆ ਤੰਦਰੁਸਤ ਰਹਿੰਦੇ ਆ ਉਹਨੇ ਉਹਨੇ ਕਿਹਾ ਕਿ ਤੁਸੀਂ ਆਪਣੀ ਕੁੜੀ ਨੂੰ ਵੀ ਸ਼ਾਮ ਨੂੰ ਬਸ ਇਹਨੂੰ ਕਿਹਾ ਬਸ ਖੇਲ ਰੱਜ ਕੇ ਖੇਲ ਤੇ ਫਿਰ ਇਹਨੇ ਬਿਲਕੁਲ ਠੀਕ ਹੋ ਜਾਣਾ ਇਹ ਨਾ ਉਹ ਵੱਡੀ ਹੋ ਗਈ ਮੋਟੀ ਹੋ ਗਈ ਨਹੀਂ ਬਸ ਇਹ ਖੇਲੇ ਰੱਜ ਰੱਜ ਕੇ ਹਾਂ ਦੇਖੀਂ ਹੁਣ ਤਾਂ doctor ਨੇ ਹੁਣ ਮੇਰਾ ਵੀ ਦਿਲ ਕਰਦਾ ਕਿ ਮੈਂ ਚੰਗਾ ਭਲਾ ਤੁਰਿਆ ਕਰੂੰਗੀ ਇਹਦੇ ਬੜੇ ਫ਼ਾਇਦੇ ਆ ਅਹ ਮ~ ਆਪਣਾ ਇੰਨਾ ਇੰਨਾ ਇੰਨਾ ਇੰਨਾ ਜਿਹੜਾ ਸੀਗਾ

ਉਹੀ ਉਹਨਾਂ ਨੂੰ ਤਾਂ ਪਤਾ ਵੀ ਉਹਨਾਂ ਨੂੰ ਆਦਤ ਬਣੀ ਹੋਈ ਸੀ ਉਹਨਾਂ ਨੂੰ ਪਤਾ ਸੀਗਾ ਤੁਰਾਂਗੇ ਤਾਂ ਠੀਕ ਰਹਾਂਗੇ, ਬਹਿ ਕੇ ਤੇ ਮਿਹਦਾ ਵੀ ਖ਼ਰਾਬ ਤੇ ਖ਼ਰਾਬ ਕੀ ਕਰਨਾ ਹਾਂ ਹਰ ਤਰ੍ਹਾਂ ਦੇ ਬਜ਼ੁਰਗ ਹੈਗੇ ਆ ਨਾ ਕੋਈ ਤਾਂ ਹਿੱਲਦੇ ਹੀ ਨੀਗੇ ਤੇ ਕੋਈ ਆਪਣੇ ਆਪ ਨੂੰ ਬਿਲਕੁਲ fit ਫਾਟ ਰੱਖਦੇ ਆ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 ਬਾਜੀ ਤੂੰ ਇੱਕ ਵਾਰੀ ਕੋਈ story ਸੁਣਾਈ ਸੀ ਕਿਸੇ ਮੁਲਕ ਦੀ ਹਨਾ, ਉਹ ਉਹਨਾਂ ਦੀ ਉਮਰਾਂ ਬਹੁਤ ਲੰਬੀਆਂ ਸੀ ਉਹ ਸੁਣਾਈ ਦੁਬਾਰਾ ਉਹ ਮੈਨੂੰ ਯਾਦ ਭੁੱਲ ਗਈ, ਹਾਂ ਮੈਂ ਇਹ ਸੁਣਿਆ ਸੀ ਕਿ ਜਿੱਥੇ ਬੈਕਰੀਆਂ ਨੀ ਹੁੰਦੀਆਂ ਜਿੱਥੇ ਆਹ ਮਿੱਠੀਆਂ ਬਣਦੀਆਂ ਤੇ ਤਲੀਆਂ ਹੋਈਆਂ ਬਣਦੀਆਂ ਵਾਂ

ਪਤਾ ਵੀ ਅਸੀਂ ਏਦਾਂ ਤੁਰਾਂਗੇ ਨਾ ਤੇ ਅਸੀਂ ਬਿਲਕੁਲ ਠੀਕ ਠਾਕ ਰਹਿਣਾ ਵਾ, ਤੈਨੂੰ ਮੈਂ ਗੱਲ ਸੁਣਾਉਂਦੀ ਹਾਂਂ ਅਹ ਮੈਂ ਤੈਨੂੰ ਇੱਕ ਲਤੀਫ਼ਾ ਸੁਣਾਉਂਦੀ ਹਾਂ ਅਹ ਦੂਸਰਾ ਕਿ ਇੱਕ ਮੁੰਡਾ ਕਹਿੰਦਾ ਕਿ ਸਾਡੇ ਨਾ ਮੇਰੇ ਦਾਦੇ ਦੀ birthday ਸੀ ਤੇ ਦਾਦੇ ਦੀ ਸੌ ਸੌਵੀਂ birthday ਸੀ ਨਾ Birthday ਮਤਲਬ ਮਤਲਬ ਸਾਲਗਿਰਾਹ ਇਹ ਤਾਂ ਹਰ ਕਿਸੇੇ ਨੂੰ ਪਤਾ ਹੀ ਆ ਹੁਣ, ਹੁਣ ਮੈਂ ਮੈਂ ਪੰਜਾਬੀ ਦੇ ਵਿੱਚ ਇਹਨੂੰ ਹੁਣ ਕਿੱਦਾਂ ਕਵਾਂ

ਅੱਛਾ ਤੇ ਉਹਨੇ ਕਿਹਾ ਕਿ ਦਾਦੇ ਦੀ ਸੌਵੀਂ ਸਾਲਗਿਰਾਹ ਸੀਗੀ ਤੇ ਅਸੀਂ ਨਾ ਕੇਕ ਕੱਟਣ ਲਈ ਅਸੀਂ ਦਾਦੇ ਨੂੰ ਪੁੱਛਿਆ ਸੌ ਸਾਲ ਦੀ ਤੇਰੀ ਜ਼ਿੰਦਗੀ ਕਿੱਦਾਂ ਤੇ ਉਹਨੇ ਕਿਹਾ ਚਲੋ ਤੇਰੀ ਤੇ ਹੈਗਾ ਤੇ ਨਾਲ ਦਾਦੀ ਦੀ ਵੀ ਸੌ ਸਾਲ ਤੱਕ ਹੀ ਤੇਰੇ ਨਾਲ ਆ, ਉਹ ਤੇ ਫਿਰ ਦਾਦੀ ਦਾਦੇ ਨੇ ਪਤਾ ਨੀ ਦਾਦੀ ਨੇ ਜਵਾਬ ਦਿੱਤਾ ਕਿ ਨਾ ਅਸੀਂ ਸਾਡਾ ਜਦੋਂ ਵਿਆਹ ਹੋਇਆ ਸੀ ਨਾ ਅਸੀਂ ਇੱਕ ਗੱਲ ਇੱਕ ਗੱਲ ਦਾ ਫੈਸਲਾ ਕੀਤਾ ਸੀ ਕਿਹੜੀ? ਅਹ ਮੈਂ ਕਿਹਾ ਤੂੰ ਚਲੀ ਗਈ ਹੈ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਗੱਲ ਦਾ ਫੈਸਲਾ ਕੀਤਾ ਸੀ ਜਿਹਨੇ ਜਿਹਨੇ ਕੋਈ ਗ਼ਲਤੀ ਕਰਨੀ ਹੈ ਨਾ, Hello

ਜਿਹਨੇ ਗ਼ਲਤੀ ਕਰਨੀ ਹੈ ਨਾ ਉਹਨੇ, ਹੁਣ ਅਸੀਂ ਇੱਕ ਦੂਜੇ ਨਾਲ ਗੁੱਸੇ ਨੀ ਹੋਣਾ ਹੈਗਾ ਬਸ ਉਹਨੂੰ ਸਜਾ ਮਿਲਣੀ ਹੈ ਅਹ ਭਲਾ ਕਿਹੜੀ ਸਜਾ, ਕੋਈ ਤੂੰ ਇਸ ਗੱਲ ਦੇ ਨਾਲ ਸੁਣਾਉਂਦੀ ਪਈ ਹੈ ਜ਼ਰੂਰ ਕੋਈ ਸਫ਼ਰ ਸੁਫ਼ਰ ਦੀ ਹੋਣੀ ਹੈ ਹਾਂ ਤੇ ਇਹ ਮਤਲਬ ਇਹ ਆ ਕਿ ਜਿਹਨੇ ਜਿਹਨੇ ਗ਼ਲਤੀ ਕਰਨੀ ਹੈ ਨਾ ਉਹਨੇ ਪੰਜ ਮਿੰਟ ਪੰਜ ਮਿੰਟ ਤੁਰਨਾ

ਗੱਲ ਦਾਦੇ ਨੇ ਦੱਸੀ, ਤੇ ਜਿਹਨੇ ਤਾਂ ਕਹਿੰਦਾ ਕਿ ਜਿਹਨੇ ਜਿਹਨੇ ਜਿਹੜਾ ਸਾਡੇ ਚੋਂ ਗ਼ਲਤੀ ਕਰਦਾ ਸੀ ਨਾ ਉਹ ਪੰਜ ਮਿੰਟ ਤੁਰਦਾ ਸੀਗਾ, ਤੇ ਫਿਰ ਦਾਦੀ ਨੂੰ ਪੁੱਛਿਆ ਕਿ ਤੇਰੀ ਲੰਮੀ ਉਮਰ ਇੰਨੀ ਕਿੱਦਾਂ ਚਲੋ ਦਾਦਾ ਤੇ ਤੁਰਦਾ ਸੀ ਤੇ ਦਾ~ ਦਾਦੀ ਕਹਿੰਦੀ ਕਿ ਇਹ ਜਦੋਂ ਪੰਜ ਮਿੰਟ ਤੁਰਦਾ ਸੀ ਨਾ ਤੇ ਮੈਂ ਇਹਦੇ ਪਿੱਛੇ ਪਿੱਛੇ ਤੁਰਦੀ ਸੀ ਕਿਤੇ ਰੁੱਕਿਆ ਤਾਂ ਨੀ ਹੋਇਆ ਤੇ ਮੇਰੀ ਵੀ ਲੰਮੀ ਉਮਰ ਉੱਥੋਂ ਮੈਂ ਦੇਖਿਆ ਮੈਂ ਕਿਹਾ ਬਾਬਾ ਤੁਰੋ ਭੋਰਾ ਲੰਮੀ ਜ਼ਿੰਦਗੀ ਤਾਂ ਹੋਵੇ ਬੰਦੇ ਦੀ ਸਹੀ ਗੱਲ ਆ ਹੁਣ ਤੂੰ ਦੇਖੀਂ ਜਿਹੜੇ ਤੁਰਨੇ ਵਾਲੇ ਠੀਕ ਆਪਣੇ ਘਰੀ ਪੈਰੀਂ ਤੁਰੇ ਫਿਰਦੇ ਰਹਿੰਦੇ ਦੇਖਿਆ ਨੀ ਅਗਲੇ ਅਹ ਮ~ ਕਿੱਦਾਂ ਉਹ ਬਜ਼ੁਰਗਾਂ ਨੂੰ ਦਿਲ ਵੀ ਕਰਦਾ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਨ ਨੂੰ ਜਿਹੜੇ ਆਪਣੇ ਤੰਦਰੁਸਤ ਹੋਣ ਜਿਹੜੇ ਬੈਠੇ ਉਹ ਬਣ ਜਾਂਦੇ ਆ ਤੂੰ ਇਹ ਦੇਖ ਜਿੰਨੀਆਂ ਬੁੜੀਆਂ ਤੇ ਭਾਈ ਆ, ਤੇ ਬੁੜੀਆਂ ਦੇਖ ਲਾ ਹਾਏ ਸਾਡੀ ਲੱਤ ਦੁਖਦੀ, ਬਾਂਹ ਦੁਖਦੀ, ਸਾਡਾ ਅੱਜ ਆਹ ਚੀਜ਼ ਖ਼ਰਾਬ ਹੋ ਗਈ ਉਹ ਖ਼ਰਾਬ ਹੋ ਗਈ, ਭਾਈ ਬਾਹਰ ਅੰਦਰ ਤੁਰੇ ਫਿਰਦੇ ਰਹਿੰਦੇ ਤਾਂ ਭਾਈ ਦੇ ਗੋਡੇ ਦੁਖਦੇ ਨਹੀਂ ਤੇ ਭਾਈ ਦੇ ਗੋਡੇ ਦੁਖਦੇ ਆ, ਭਾਈ ਦੇ ਵਿੱਚ ਖੂਨ ਦੇ ਵਿੱਚ PH ਵੱਧ ਗਈ ਆ, ਘੱਟ ਹੋ ਗਈ ਆ ਕਿਸੇ ਭਾਈ ਦਾ ਕੁਛ ਵੱਧ ਗਿਆ

ਮੋਟੇ ਹੋਣ ਪਤਲੇ ਮੋਟੇ ਹੋਣ ਪਤਲੇ ਹੋਣ ਪਰ ਇਹ ਆ ਕਿ ਉਹਨਾਂ ਨੇ ਬਾਹਰ ਅੰਦਰ ਜਾਣਾ ਤੁਰਨਾ ਫਿਰਨਾ ਘਰ ਆ ਕੇ ਸ਼ਾਮ ਨੂੰ ਰੋਟੀ ਖਾਈ ਤੇ ਸੌਂ ਗਏ ਸਵੇਰ ਨੂੰ ਉੱਠ ਕੇ ਫਿਰ ਆਪਣਾ ਨਹਾਤੇ ਧੋਤੇ ਚਲੇ ਗਏ ਉਹ ਮੋਟੇ ਹੋਣ ਪਤਲੇ ਹੋਣ ਤੰਦਰੁਸਤ ਰਹਿੰਦੇ ਆ ਉਹਨਾਂ ਦੇ ਕੁਛ ਬੁੜੀਆਂ ਉੱਠੀਆਂ ਰੋਟੀ ਪਾਣੀ ਖਾਂਦਿਆਂ ਵੀ ਪਕਾਉਂਦਿਆਂ ਵੀ ਖਾ ਲਿਆ ਸੌ ਗਈਆਂ ਫਿਰ ਉੱਠੀਆਂ ਫਿਰ ਉਹਨੇ ਫਿਰ ਖਾ ਲਿਆ ਫਿਰ ਸੌ ਗਈਆਂ ਤੇ ਉਹਨਾਂ ਨੇ ਮੋਟੀਆਂ ਤੇ ਉਹਨਾਂ ਦੀਆਂ ਦਰਦਾਂ ਤੈਨੂੰ ਪਤਾ ਹੀ ਆ ਕਿੰਨੀਆਂ ਕੁ ਹੁੰਦੀਆਂ ਹਰ ਕਿਸੇ ਦੇ ਗੋਡੇ ਨੂੰ

ਹਾਂ ਤੇ ਜਿਹੜੇ ਮੈਂ ਉਹੀ ਦੇਖਦੀ ਹਾਂ ਜਿਹੜੇ ਵੱਡੇ ਵੱਡੇ ਅਮੀਰ ਲੋਕ ਵੀ ਹੁੰਦੇ ਜਿੱਦਾਂ ਉਹ ਕਿੱਦਾਂ ਉਹਨਾਂ ਕੋਲ ਕਿਹੜਾ ਕੋਈ ਗੱਡੀ ਚੀਜ਼ ਨੀ ਹੁੰਦੀ ਜਾਂ ਉਹਨਾਂ ਨੂੰ ਖਾਣ ਦੀ ਕਮੀ ਹੁੰਦੀ ਲੇਕਿੰਨ ਉਹ ਅੱਛੀ ਖੁਰਾਕ ਖਾਂਦੇ ਆ ਲੇਕਿੰਨ ਤੁਰਦੇ ਆ, ਉਹੀ ਤੇ ਹੁਣ ਤੂੰ ਉਹਦੇ ਦੇਖ ਲਾ ਤੇ ਏਦਾਂ ਅਗਲੇ ਅਗਲਿਆਂ ਨੇ ਅੱਛੀ ਖ਼ੁਰਾਕ ਖਾਣੀ ਤੇ ਚੱਲਣਾ ਪੈਦਲ ਚੱਲਣਾ ਤੇ ਹਰ ਕਿਸੇ ਦੀ ਜ਼ਰੂਰਤ ਹੈ ਨਾ ਤੂੰ ਇੱਥੇ ਜਿੱਥੇ ਮੈਂ ਰਹਿੰਦੀ ਹਾਂ ਨਾ ਤੂੰ ਦੇਖ ਇੱਥੇ ਆਉਣ ਕੇ ਲੋਕਾਂ ਦੀਆਂ ਕਬਰ 'ਚ ਲੱਤਾਂ ਵਾਂ ਪਰ ਏਦਾਂਂ ਤੁਰਦੇ ਆ ਨਾ ਉਹ ਵੱਡਿਆਂ ਜੋਇਆ ਵੱਡੇ ਵੱਡੇ track ਬਣੇ ਆਂ ਹਰ ਤਰ੍ਹਾਂ ਦੇ track ਬਣਾ ਤੇ

Track ਦੇ ਉੱਤੇ ਸਵੇਰ ਨੂੰ rush ਪਿਆ ਹੁੰਦਾ, ਏਦਾਂ ਕਿ ਮੁੰਡੇ ਜਿਹੜੇ ਨੌਜਵਾਨ ਆਂ ਉਹਨਾਂ ਨੇ ਹੈਂਡ~ ਉਹ ਕੰਨ ਦੇ ਵਿੱਚ ਉਹ ਲਾਈਆਂ ਹੁੰਦੀਆਂ ਟੂਟੀਆਂ ਜਿਹੀਆਂ

ਹਾਂ ਬਾ~ ਬਾਜੀ ਏਦਾਂ ਹੀ ਆਂ ਮੈਂ ਉਹੀ ਦੇਖਦੀ ਪਈ ਸੀ ਕੱਲ੍ਹ ਇੱਕ video ਦੇਖਣ ਲਈ ਸੀਗੀ ਕੋਈ ਪਤਾ ਨੀ ਕਿਹੜੇ ਸ਼ਹਿਰ ਸੀ ਏਦਾਂ ਉਹ ਏਦਾਂ ਸੋਹਣੇ ਸੋਹਣੇ ਕੋਟ ਕੁੜੀਆਂ ਨੇ ਠੰਢ ਹੈ ਨਾ ਪਾਏ ਲੇਕਿੰਨ ਤੁਰੀ ਜਾਂਦੀਆਂ ਤੁਰੀ, ਮੈਂ ਕਿਹਾ ਇਹਨਾਂ ਨੂੰ ਕਿਹੜਾ ਗੱਡੀਆਂ ਚੀਜ਼ਾਂ ਹੈਨੀ ਗੀਆਂ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 ਨਹੀਂ ਪਤਾ ਕੀ ਆ ਉਹ ਜਿਹੜਾ ਤੂੰ ਕਹਿੰਦੀ ਮੁਲਕਾਂ 'ਚ ਉਹ ਬਹੁਤ ਉਹ ਬਹੁਤ ਵੱਡੇ ਵੱਡੇ ਮੁਲਕ ਆ ਉਹ ਏਦਾਂ ਹਨਾ ਕਿ ਉਹਨਾਂ ਨੇ ਆਪਣੇ ਉਹ ਜਿਹੜੇ ਆ ਅਹ ਗੱਡੀਆਂ ਖੜੇ ਕਰਨੇ ਵਾਲੀ ਜਗ੍ਹਾ ਨਾ ਬੜੀ ਦੂਰ ਦੂਰ ਤੇ ਸਾਫ਼ ਸੁਥਰੀ ਜਗ੍ਹਾ ਦੇਖ ਕੇ ਬਣਾਈ ਹੁੰਦੀ ਆ ਬਾਅਦ 'ਚ ਉਹਨਾਂ ਨੇ ਜਿੱਥੇ ਜਾਣਾ ਵੱਡੇ ਜਿਹੜਾ ਆਹ ਲੈਣ ਜਾਣਾ ਖ਼ਰੀਦਦਾਰੀ ਕਰਨ ਜਾਣਾ ਉਹਨਾਂ ਨੇ ਤੁਰ ਕੇ ਹੀ ਜਾਣਾ ਤੁਰੇ ਜਾਣਾ ਤੁਰੇ ਜਾਣਾ ਤੁਰੇ ਜਾਣਾ

ਬਲਕਿ ਕਿੱਥੇ ਉਤਰ ਕੇ ਕਿੱਥੇ ਜਾਂਦੇ ਆ ਉਹ ਤੇ ਬਹਿ ਕੇ ਕਹਿ ਦਿੰਦੇ ਆ ਉਹ ਮੁਲਾਜ਼ਮ ਚੀਜ਼ ਆ ਕੇ ਦੇ ਦਿੰਦੇ ਚੀਜ਼ ਉਹੀ ਬਸ ਇਹ ਅੱਜ ਕੱਲ੍ਹ ਦੀਆਂ ਗੱਲਾਂ ਬਸ ਤੈਨੂੰ ਸਮਝਾਉਣ ਦਾ ਮਤਲਬ ਇਹ ਸੀਗਾ ਕਿ ਤੂੰ ਆਪਣਾ ਹੁਣ ਨਾ ਇਹ ਕੰਮ ਸ਼ੁਰੂ ਕਰ ਲਾ ਤੇ ਨਾਲ ਅਹ ਆਪਣੀਆਂ ਸਹੇਲੀਆਂ ਨੂੰ ਵੀ ਕਹਿ ਕਿ ਇਹ ਕਰਨ ਤੇ ਬਸ ਇਹਨੂੰ ਫਿਰ ਥੋੜ੍ਹੇ ਤੋਂ ਸ਼ੁਰੂ ਕਰੋ ਠੀਕ ਆ। ਠੀਕ ਆ ਹੁਣ ਮੈਂ ਜ਼ਰੂਰ ਕਰਿਆ ਕਰੂੰਗੀ ਮੈਨੂੰ ਵੀ ਨੀਂਦ ਜਿਹੀ ਆਉਂਦੀ ਪਈ ਆ। ਠੀਕ ਹੈ ਪਰ ਮੈਂ ਤੇ ਹੁਣ ਤੁਰਨਾ ਫਿਰਨਾ ਵਾਂ ਮੇਰੇ ਪੰਜ ਮਿੰਟ ਇਸ time ਵੀ ਹੁੰਦੇ ਤੁਰਨ ਫਿਰਨ ਦੇ, ਮੈਂ ਤੁਰਾਂਗੀ ਤੇ ਫਿਰ ਤੇਰੇ ਨਾਲ ਗੱਲ ਕਰਾਂਗੀ ਕੱਲ੍ਹ ਨੂੰ।

ਠੀਕ। ਅਗਲੇ ਦਿਨ ਮੀਤੇ ਨੇ ਆ ਕੇ ਜਦੋਂ ਰਸੂਲਾਂ ਦੇ, ਮੁੰਦਰੀ ਆਪਣੀ ਪਤਨੀ ਦੇ ਬਾਰੇ ਦੱਸਿਆ, ਕਿ ਉਹ ਬਿਸਤ ਅਹ ਬਿਸਤਰ ਦੇ ਹੇਠ ਕੀ ਕਰ ਰਹੀ ਸੀ? ਤਾਂ ਉਨ ਅਹ ਉਹਨਾਂ ਨੇ ਵੇਖਿਆ ਉਸਦਾ role ਹੋਰ ਵੀ ਜ਼ਿਆਦਾ ਵਧੀਆ ਅਤੇ ਗੂੜ੍ਹਾ ਨਜ਼ਰ ਆਇਆ ਜਿਸਦੇ ਨਾਲ ਹੀ ਇੱਕ ਵਾਰੀ ਰਸੂਲ ਨੇ ਇੱਕ ਸ਼ੇਰ ਮਾਰ ਕੇ ਉੱਥੇ ਦੇ ਰਾਜੇ ਤੋਂ ਇਨਾਮ ਵਜ਼ੋਂ ਉਸਦੀ ਧੀ ਦਾ ਡੋਲਾ ਪ੍ਰਾਪਤ ਕੀਤਾ। ਪਰ ਉਹ ਡੋਲਾ ਉੱਥੇ ਹੀ ਛੱਡ ਆਇਆ। ਰਸੂਲ ਬੜਾ ਰੰਗੀਲੀ ਸੀ ਪਰ ਪਰ ਛੇਤੀ ਹੀ ਦੁਨੀਆਂ ਦੇ ਵਿੱਚ ਉਦਾਸ ਵੀ ਹੋ ਜਾਂਦਾ ਸੀ। ਰਸੂਲ ਬਹਾਦੁਰ ਅਤੇ ਨਾਲ ਜੁੜਿਆ ਹੋਇਆ ਬੰਦਾ ਸੀ। ਤੇ ਉਸਨੇ ਸੋਚਿਆ ਕੀ ਅਜਿਹਾ ਕੀ ਕੀਤਾ ਜਾਵੇ ਜੋ ਕੋਈ ਉਸਨੂੰ ਹੋਰ ਵੀ ਨੇੜੇ ਰੱਖੇ ਅਤੇ ਹੋਰ ਵੀ ਨੇੜੇ ਲਿਆਇਆ ਜਾ ਸਕੇ ਤੇ ਇਹਨਾਂ ਦੇ ਨਾਲ ਹੀ ਅਮ ਉਸਦੀ ਇੱਕ ਬੰਦੇ ਦੇ ਨਾਲ ਹੋਈ ਜੋ ਕਿ ਉਸਨੂੰ ਬਹੁਤ ਹੀ ਜ਼ਿਆਦਾ ਮੱਦਦ ਕਰਨ ਲੱਗਿਆ

ਉਹਨਾਂ ਦੱਸਿਆ ਕਿ ਅਜਿਹਾ ਕੀ ਕਰਨਾ ਚਾਹੀਦਾ ਹੈ। ਜੋ ਕਿ ਉਸਨੂੰ ਹੋਰ ਵੀ ਜ਼ਿਆਦਾ ਰੁਝੇ ਹੋਏ ਤਰੀਕੇ ਦੇ ਨਾਲ ਦੇਖਿਆ ਗਿਆ ਹੋਵੇ। ਇਹਨਾਂ ਦਿਨਾਂ ਦੇ ਵਿੱਚ ਉਸ ਦੇ ਦੁਆਰਾ ਕੀਤੀ ਗਈ ਹੋਰ ਵੀ ਨੂੰ ਪ੍ਰਾਪਤ ਕੀਤਾ ਅਤੇ ਉਹਨਾਂ ਨੇ ਵੇਖਿਆ ਕਿ ਇਸ ਦਾ ਰੂਪ ਦਿਨੋਂ-ਦਿਨ ਘੱਟਦਾ ਜਾ ਰਿਹਾ ਹੈ। ਅਤੇ ਇਸ ਦੀ ਰਚਨਾ ਕਿਵੇਂ ਵਧਾਈ ਜਾਵੇ ਅਹ ਉਸ ਨੇ ਸੰਕਲਪ ਰੂਪ ਦੇ ਵਿੱਚ ਸੋਚਿਆ ਕਿ ਡਰ ਉਸ ਦੇ ਨੇੜੇ ਹੀ ਨਹੀਂ ਸੀ ਲੱਗਦਾ ਜਿੱਥੇ ਜਾਂਦਾ ਲਿਆਂਉਦਾ 'ਤੇ ਉੱਥੇ ਤੁਰਨ ਲੱਗ ਪੈਦਾਂ ਅਤੇ ਪੂਰੀਆਂ ਉਸ ਤਰ੍ਹਾਂ ਹੋ ਜਾਂਦੀਆਂ ਇਸੇ ਕਰਕੇ ਲੋਕ ਆਪਣਾ ਵਾਧਾ ਵਧਾ ਹੀ ਰਹੇ ਸਨ। ਇੱਕ ਵਾਰੀ ਰਾਜੇ ਹੇਠੋਂ ਉਹਨਾਂ ਨੇ ਇਹ ਤਪੱਸਿਆ ਲੈਤੀ ਕਿ, ਤਿੰਨ ਪੁੱਤਰ ਹੋਏ 'ਤੇ ਟਿਉਂ, ਕਿਉਂ ਅਤੇ ਸਿਉਂ, ਸਿਉਂ ਦੀ ਉਲਾਦ ਸਿਲਾਈ। ਟਿਉਂ ਦੀ ਔਲਾਦ ਟਿਵਾਣਿਆਂ ਅਤੇ ਕਿਉਂ ਦੀ ਔਲਾਦ ਕਿ ਬੇਟੇ ਕੀ ਹੁੰਦੇ ਸਨ। ਅਤੇ ਉਹਨਾਂ ਨੇ ਇਹ ਸੋਚਿਆ ਕਿ ਉਸ ਦੀ ਦੀ ਵਰਤੋਂ ਕਿਵੇਂ ਕੀਤੀ ਜਾਵੇਂ। ਪਿੰਡ ਦੇ ਘੇਬੇ ਚੰਗੇ ਮਲੇਰਕੋਟਲੇ ਦੇ ਵਿੱਚ ਰਹਿੰਦੇ ਸਨ। ਅਤੇ ਉਹ ਨੇੜੇ -ਤੇੜੇ ਇਹੀ ਲੱਭਦੇ ਸਨ। ਕੀ ਇਹਨਾਂ ਦੀ ਵਰਤੋਂ ਹੋਰ ਰੂਪ ਤੋਂ ਕਿਵੇਂ ਕੀਤੀ ਜਾਵੇ। ਉੱਤਰ-ਪੱਛਮ ਦੇ ਵੱਲ ਟਿਵਾਣੇਂ ਹਨ। ਅਤੇ ਅੱਗੇ ਤੇਲ ਡਾਲਣ ਵਾਲੇ, ਫਿਰ ਸਿਆਲ ਹਨ। ਲੇਖਕ ਦਾ ਵਿਚਾਰ ਇਹ ਸੀ, ਰਸੂਲ ਦਾ ਅਸਲ ਨਾਂ ਰਸਾਵਲੂ।

ਗੂੜੇ ਅਤੇ ਨੇਕ ਸ਼ਬਦਾਂ ਦੀ ਵਰਤੋਂ ਕਰ ਰਹੇ ਸਨ। ਨਾਨਕਾਣਾ ਸਾਹਿਬ ਦਾ ਨਾਂ ਰਾਇ-ਭੋਇ ਦੀ ਤਲਵੰਡੀ, ਤੋਂ ਪਹਿਲਾ ਸੀ। ਜਿਸ ਦੇ ਸਬੂਤ ਵੀ ਮਿਲਦੇ ਹਨ, ਰਾਜਾ ਰਸੂਲ ਨਿਬੰਧ। ਪ੍ਰਿੰਸੀਪਲ ਤੇਜਾ ਸਿੰਘ ਦੀ ਰਚਨਾ ਹੈ, ਇਸ ਦਾ ਵਿਸ਼ਾ ਪੰਜਾਬ ਦੇ ਸਮੰਤ ਰੂਪ ਦੇ ਲੋਕ ਨਾਇਕ ਦੇ ਰਾਜੇ ਰਸੂਲਾਂ ਦੇ ਵਾਂਗ, ਜੀਵਨ ਦੀ ਸਿੱਖ ਅਤੇ ਇਤਿਹਾਸਿਕ ਨੂੰ ਹੈ। ਸਿੱਖ ਦੇ ਅਨੁਸਾਰ, ਰਾਜਾ ਰਸੂਲ ਮਲੇਰਕੋਟਲਾ ਦੇ ਰਾਜੇ, ਮਲਵਾਨ ਦੇ ਘਰ ਰਾਣੀ ਹਨ। ਜਿੱਥੇ ਦੇ ਲੋਕਾਂ ਦੀ ਵਰਤੋਂ ।

ਹੋਰ ਵਧੀਆ ਤਰੀਕੇ ਦੇ ਨਾਲ ਕਿਵੇਂ ਕੀਤੀ ਜਾਵੇ। myth myth ਅਨੁਸਾਰ ਉਸਦਾ ਰਾਜਾ, ਅਜਿਹਾ ਸੀ ਕਿ ਜਿਸ ਨੂੰ ਹਰੇਕ ਦੇ ਵੱਲ ਉਸ ਦੀ ਨੇੜਤਾ ਦੀ ਮਹੱਤਵਪੂਰਨਸ਼ੀਲਤਾ। ਪਤਾ ਲਗਦੀ ਰਵੇ। ਤੇ ਉਸਨੇ ਕਈ ਚੀਜ਼ਾਂ ਨੂੰ ਜੋੜ-ਜੋੜ ਕੇ, ਅਜਿਹੀ ਚੀਜ਼ ਬਣਾਈ ਜੋ ਕਿ ਲੋਕਾਂ ਦੇ ਬਹੁਤ ਵੱਖਰੀ ਹੀ ਨਹੀਂ ਬਲਕਿ

ਵੱਲੋਂ ਅਜਿਹਾ ਪੇਸ਼ਕਰਮ ਕੀਤਾ ਜੋ ਕਿ ਉਸਨੂੰ ਨਹੀਂ ਸੀ ਕਰਨਾ ਚਾਹੀਦਾ। ਅਜਿਹਾ ਗੱਲ ਸੁਣਦੇ ਹੀ ਲੋਕਾਂ ਦੇ ਦੁਆਰਾ ਕੀਤੀ ਗਈ। ਸਪੱਸ਼ਟੀਕਰਨ ਤੋਂ ਵੀ ਲੋਕ ਡਰਨ ਲੱਗੇ। ਉਸ ਨੇ ਘੜੇ ਤੋੜਨ ਦੀ ਇਜਾਜ਼ਤ ਨਹੀਂ ਸੀ ਦਿੱਤੀ ਤਾਂ ਉਨ੍ਹਾਂ ਦੇ ਸਾਥੀਆਂ ਨੂੰ ਇਸ ਚੀਜ਼ ਦਾ ਬਹੁਤ ਹੀ ਜ਼ਿਆਦਾ ਗਮ ਸੀ।

ਤੋੜਨ ਤੋ ਬਾਜ ਨਾ ਆਉਂਦਾ ਵੇਖ ਕੇ ਉਸਨੂੰ ਬਾਪ ਨੂੰ ਦੱਸਿਆ ਕਿ ਉਸਦਾ ਇੱਕ ਵਾਰੀ ਦੇ ਲਈ ਦੇਸ਼ ਨਿਕਾਲਾ ਕਰ ਦਿੱਤਾ ਜਾਵੇ। ਅਤੇ ਦੇਸ਼ ਨਿਕਾਲੇ ਸਮੇਂ ਉਸਨੇ ਜਿਹ ਅਹ ਜਿਹੜੀ ਉਸ 'ਤੇ ਫ਼ਤਿਹ ਪ੍ਰਾਪਤ ਕੀਤੀ ਹੈ। ਉਸ ਦੇ ਵੱਲੋਂ ਸ਼ੇਰ ਦਾ ਸ਼ਿਕਾਰ ਕੀਤਾ ਜਾਵੇ। ਹੋਣ ਕਰਕੇ ਰਾਜਨ ਵਾਪਸ ਬੁਲਾਇਆ ਤੇ ਉਸਦਾ ਵਿਆਹ ਵਜ਼ੀਰ ਮੋਤੀ ਰਾਮ ਦੀ ਧੀ ਕੋਕਲਾਂ ਦੇ ਨਾਲ ਹੋ ਗਿਆ ਪਰ ਰਸੂਲਾਂ, ਉਸਨੂੰ ਇਹ ਮਹਿਲ ਦੇ ਵਿੱਚ ਤੋਤਿਆਂ ਅਤੇ ਮੈਣਾਂ ਦੀ ਰਖਵਾਲੀ ਦੇ ਵਿੱਚ ਛੱਡ ਕੇ, ਮਾਰਾਂ ਮਾਰਨ ਦੇ ਵਿੱਚ